ਵਾਜੇ ਗਾਜੇ ਨਾਲ

ਚਲੋ, ਹੋਰ ਸੁਣਾਓ ਕੀ ਕਰਦੇ ਹੋ? ਬਸ ਸੌਣ ਦੀ ਤਿਆਰੀ ਕਰ ਰਹੇ ਹਾਂ ਅੱਛਾ! ਤੇ ਬਾਅਦ ਚ ਸੌ ਜਿਓ ਤੇ ਮੈਨੂੰ ਇਕ topic ਦਸੋ ਫੇਰ

ਚੰਦਰ ਸ਼ੇਖਰ ਬਾਰੇ ਜੀ ਚੰਦਰ ਸ਼ੇਖਰ ਦੇ ਬਾਰੇ ਦਸੋ

ਇਹਨਾਂ ਨੂੰ ਪੰਡਿਤ ਜੀ ਵੀ ਕਹਿੰਦੇ ਸੀ ਨਾ? ਚਲੋ ਪੰਡਿਤ ਜੀ ਦੇ ਨਾਲ ਨਾਲ ਦਸ ਦਿਓ

ਹਮਮ ਤੇ ਆਜ਼ਾਦ ਸੀ ਚੰਦਰ ਸ਼ੇਖਰ ਅਜਾਦ ਸਨ ਤੇ ਤੇ ਇਨਾ ਨੇ ਮਤਲਬ ਕ੍ਰਾਂਤੀਕਾਰੀ ਵੀ ਸੀ ਨਾ ਤੇ ਊਨਾ ਨੇ ਕ੍ਰਾਂਤੀਕਾਰੀਆਂ ਵਿਚ ਵੀ ਹਿੱਸਾ ਲਿਆ ਸੀ ਤੇ ਕ੍ਰਾਂਤੀਕਾਰੀ ਵੀ ਸੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ

ਇਹਨਾਂ ਦਾ ਜਨਮ Two Three ਜੁਲਾਈ One Nine Zero Six ਨੂੰ ਹੋਇਆ ਸੀ ਸਿੰਘ ਭਵਰਾ ਜਿਲਾ, ਅਲੀ ਰਾਜਪੁਰ ਮੱਧ ਪ੍ਰਦੇਸ਼ ਚ ਕਦ ਹੋਇਆ ਸੀ? Two Three ਜੁਲਾਈ One Nine Zero Six

ਹਾਂਜੀ ਅਲੀ ਰਾਜ ਸੀ ਮੱਧ ਪ੍ਰਦੇਸ਼ ਚ ਓਨਾ ਦੇ ਬੱਚੇ ਦਾ ਨਾਂ ਸ਼ੇਖਰ ਤਿਵਾਰੀ ਸੀਗਾ ਸ਼ੇਖਰ ਤਿਵਾਰੀ ਠੀਕ ਹੈ, ਤੇ ਏਨਾ ਦੇ ਕਿੰਨੇ ਭੈਣ ਭਰਾ ਸੀ? ਭੈਣ ਭਰਾ ਤਾਂ ਇਹ ਤਾਂ ਹੋਣੇ, ਸਤ. ਚੰਦਰ ਸ਼ੇਖਰ ਜੀ ਛੋਟੀ ਸੰਤਾਨ ਸੀ ਤੇ ਕਹਿਣ ਦਾ ਭਾਅ ਇਹ ਹੈ ਕੀ ਜਿਹੜੇ ਚੰਦਰ ਸ਼ੇਖਰ ਸੀ ਉਹ ਸਬਤੋਂ ਛੋਟੇ ਸੀ ਪੰਜ ਪੁੱਤਰਾਂ ਵਿੱਚੋ ਮਤਲਬ ਪੰਜ ਭਰਾਂ ਸੀ ਹਾਂਜੀ ਜਿਨ੍ਹਾਂ ਦੀ ਮਾਤਾ ਜਗਰਾਨੀ ਦੇਵੀ ਸੀ ਤੇ ਪਿਤਾ ਪੰਡ ਪੰਡਿਤ ਸੀਤਾ ਰਾਮ ਸੀਗੇ

ਹਾਂਜੀ

ਮਤਲਬ ਆਜ਼ਾਦ ਦੇ ਬਚਪਨ ਬਾਰੇ ਕਹਿੰਦੇ ਵੀ ਕੁਛ ਥੋੜਾ ਬਹੁਤ ਦਸੋਂ ਓਹਨਾ ਦੇ ਮਤਲਬ ਆਜ਼ਾਦ ਸੀ ਹਾਂ ਆਜ਼ਾਦ ਵਿਚਾਰ ਦੇ ਸੀ ਹਾਂ ਬਚਪਨ ਤੋਹ ਹੀ ਮਨ ਜਿਹੜਾ ਸੀ ਓਹਨਾ ਦਾ ਪੜ੍ਹਾਈ ਚ ਮਨ ਨੀ ਲਗਦਾ ਸੀ ਅੱਛਾ ਕਹਿੰਦੇ ਘੱਟ ਲਗਦਾ ਸੀ ਤੀਰ ਕਮਾਨ ਤੇ ਬੰਦੂਕ ਚਲਾਉਣ ਦਾ ਕਹਿੰਦੇ ਇਨਾਂ ਨੂੰ ਜ਼ਿਆਦਾ ਸ਼ੌਂਕ ਸੀ ਹਾਂਜੀ, ਕਹਿੰਦੇ ਕਿ ਤੀਰ ਕਮਾਨ ਚਲਾਣ ਤੇ ਬੰਦੂਕ ਚਲਾਣ ਦਾ ਇਨਾਂ ਨੂੰ ਜ਼ਯਾਦਾ ਸ਼ੌਂਕ ਸੀ, ਕਹਿੰਦੇ ਹਾਂਜੀ ਹਮਮ!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

ਕਿ ਜਿਹੜੇ ਆਜ਼ਾਦ ਭਾਰਤ ਦੇ ਖਿਆਲ ਹੈ ਓਹਨਦੇ ਮਨ ਚੋਂ ਨਿਕਲ ਜਾਵੇ

ਤੇ ਕਹਿੰਦੇ ਕਿ ਚੰਦਰ ਸ਼ੇਖਰ ਆਜ਼ਾਦ ਨੂੰ ਕਿਥੋਂ, ਕਦੋਂ ਤੇ ਕਿੱਥੇ ਨੌਕਰੀ ਮਿਲੀ ਸੀ? ਕਹਿੰਦੇ ਸ਼ੁਰੂ ਚ ਤਾਂ ਉਨ੍ਹਾਂ ਨੂੰ ਜੇਲ ਚ ਨੌਕਰੀ ਮਿਲੀ ਸੀ ਸ਼ੁਰੂ ਸ਼ੁਰੂ ਵਿੱਚ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

ਬੰਬਈ ਚ ਤੁਹਾਨੁੰ ਪਤਾ ਹੀ ਹੈ ਕੀ ਬੰਬਈ ਚ ਕਿੰਨਾ ਭੀੜ ਭੜੱਕਾ ਹੁੰਦਾ ਹੈਗਾ ਫੇਰ ਓਹਨਾ ਨੂੰ ਉਥੇ ਵੀ ਪਸੰਦ ਨੀ ਆਯਾ

ਅੱਛਾ

ਤੇ ਓਥੇ ਉਨ੍ਹਾਂ ਦੇ ਮਤਲਬ ਮਹਾਤਮਾ ਗਾਂਧੀ ਦ੍ਵਾਰਾ ਸੀਗਾ ਨਾ ਅਗਵਾਈ ਸੀਗਾ ਅਗਵਾਈ ਅੱਡਾ ਮਿਲਵਰਤਣ ਵਿਚ ਦੋਨਾਂ ਦਾ ਤੇ ਉਹ ਓਦੋਂ ਸ਼ੁਰੂ ਹੀ ਹੋਇਆ ਸੀ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 ਹਾਂਜੀ ਕਹਿੰਦੇ ਕਿ ਇਹ ਕੋਮਲ ਤੇ ਕੋਰੇ ਮਨ ਦੇ ਸੀ ਤੇ ਕਹਿੰਦੇ ਇਹਨਾਂ ਦੇ ਮਾਨਸਿਕ ਸੰਤੁਲਨ ਤੇ ਬਹੁਤ ਅਸਰ ਪੇਆ ਇਸ ਲਈ ਉਹ ਇਸ ਪਿੱਛੇ ਹੋਗੇ ਸੀਗੇ

ਨਹੀਂ ਨਹੀਂ ਗ੍ਰਿਫਤਾਰ ਕਰਲਿਆ ਸੀ

ਤੇ ਫੇਰ ਓਹਨਾਂ ਤੇ ਮੁਕਦਮਾ ਵੀ ਦਰਜ ਦਰਜ ਕਰਲਿਆ ਗਿਆ ਸੀਗਾ

ਕਾਲਜ ਗਏ, ਮੈਜਿਸਟ੍ਰੇਟ ਨੇ ਓਹਨਾਂ ਤੋਂ ਸਵਾਲ ਪੁੱਛੇ ਕਿ ਤੇਰਾ ਨਾਂ ਕੀ ਹੈ ਤਾਂ ਕਹਿੰਦੇ ਚੰਦਰ ਸ਼ੇਖਰ ਆਜ਼ਾਦ ਤੇ ਕਹਿੰਦੇ ਤੇਰੇ ਪਿਓ ਦਾ ਨਾਂ ਕਿ ਹੈ ਕਹਿੰਦੇ, ਕਹਿੰਦੇ ਤੇਰਾ ਨਾਂ ਕੀ ਹੈ ਕਹਿੰਦੇ ਆਜ਼ਾਦ ਕਹਿੰਦੇ ਪਿਓ ਦਾ ਨਾਂ ਕੀ ਹੈ ਤਾਂ ਕਹਿੰਦੇ ਆਜ਼ਾਦ ਫੇਰ ਕਹਿੰਦੇ ਘਰ ਕਿੱਥੇ ਹੈ ਤਾਂ ਕਹਿੰਦੇ ਜੇਲ ਚ ਫੇਰ ਓਹਨਾਂ ਨੇ ਸਟੇਸ਼ਨ ਤਕ question ਪੁੱਛੇ ਫੇਰ ਓਹਨਾਂ ਨੇ ਉਦਾਂ ਦੇ ਜਵਾਬ ਦਿਤੇ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 ਹਾਂਜੀ ਹਾਂਜੀ ਤੇ ਇਕ ਹੋਰ ਵੀ ਹੈ ਕੀ ਕਹਿੰਦੇ ਚੰਦਰ ਸ਼ੇਖਰ ਇੰਕਲਾਬੀ ਦਲ ਦੇ ਮੈਂਬਰ ਕਦੋਂ ਬਣੇ ਸੀ ਕਹਿੰਦੇ ਓਹਨਾਂ ਨਾ ਇੰਕਲਾਬੀ ਦਲ ਮਨ ਮੱਥਾ ਨਾਥ ਗੁਪਤਤਾ ਗੁਪਤ ਅਤੇ ਚੈਟਰਜੀ ਨਾਲ ਹੋਇਆ ਸੀ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

ਹਾਂਜੀ ਕਹਿੰਦੇ Nineteen twenty-two ਦੇ ਵਿੱਚ ਮਤਲਬ ਇੰਕਲਾਬੀ ਦਲ ਦੇ ਮੈਂਬਰ ਬਣਗੇ ਸੀ ਹਮਮ ਹਮਮ! ਕਹਿੰਦੇ ਓਸ ਸਮੇਂ ਨਾ ਇਹ ਜ਼ਿੰਦਗੀ ਦੇ ਜਿਹੜੇ ਅੰਤਲੇ ਪੱਲ ਕਹਿ ਦੀਏ ਜਾ ਹਥਿਆਰ ਬੰਨ ਇੰਕਲਾਬ ਦੇ ਰਾਹ ਤੇ ਲਗਾਤਾਰ ਵੱਧਦੇ ਰਹੇ ਸੀ ਇੱਕ ਕਹਿੰਦੇ ਕੋਂਕਰੀ ਦੀ ਘਟਣਾ ਸੀਗੀ ਜਿਹੜੀ Nine ਅਗਸਤ Nineteen Twenty four ਹਾਂਜੀ ਹਾਂਜੀ ਤੇ ਉਥੇ ਵੀ ਕਹਿੰਦੇ ਗੁਪਤ ਵਾਸ ਹੋਗਿਆ ਸੀ ਵੀ ਜੀਵਨ ਵਿਚ ਗੁਪਤ ਰਹਿਣ ਦੀ ਓਹਨਾਂ ਨੂੰ ਇਕ ਖ਼ਾਸ ਅੰਦਰੋਂ ਮਤ ਸੋਝੀ ਸੀ

ਹਾਂਜੀ ਤੇ ਉਹ ਚੰਦਰ ਸ਼ੇਖਰ ਆਜ਼ਾਦ ਦੀ ਸ਼ਹੀਦੀ ਬਾਰੇ ਦਸੋ ਕੀ ਕਿੰਵੇਂ ਸ਼ਹੀਦ ਹੋਏ ਸੀ? ਕਹਿੰਦੇ ਚੰਦਰ ਸ਼ੇਖਰ ਆਜ਼ਾਦ ਨੂੰ Twenty Seven ਫਰਵਰੀ Nineteen Thirty-One ਨੂੰ ਅਲਾਹਾਬਾਦ ਦੇ ਅਲਫਰੈਡ ਪਾਰਕ ਵਿੱਚ ਪੁਲਿਸ ਨੇ ਕਰਕੇ ਚਾਰੋਂ ਪਾਸੇ ਤੋਂ ਘੇਰ ਲਿਆ ਸੀਗਾ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

ਹਾਂਜੀ ਤੇ ਜਖਮੀ ਹੋਣ ਦੇ ਬਾਵਜੂਦ ਵੀ ਓਹਨਾਂ ਨੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮਾਰ ਦਿੱਤਾ ਸੀ ਤੇ ਹੋਰ ਵੀ ਕਯੀਆਂ ਨੂੰ ਜ਼ਖਮੀ ਕਰ ਦਿੱਤਾ ਸੀ ਜਦੋਂ ਤਕ ਪੁਲਿਸ ਤੋਂ ਗੋਲੀਆਂ ਖਾ ਕੇ ਸਿਰਫ ਇੱਕ ਗੋਲੀ ਬੱਚੀ ਤੇ ਉਸਨੇ ਹਮੇਸ਼ਾ ਲਯੀ ਆਜ਼ਾਦ ਕਰਨ ਦੀ ਕਸਰ ਪੂਰੀ ਕਰ ਲਯੀ ਤੇ ਉਸਨੇ ਖੁਦ ਨੂੰ ਗੋਲੀ ਮਾਰ ਲਯੀ ਹਮਮ ਕਹਿੰਦੇ ਚੰਦਰ ਸ਼ੇਖਰ ਜੀ ਨੂੰ ਕਹਿੰਦੇ ਨਾਂ ਨਾਲ ਬੁਲਾਇਆ ਜਾਂਦਾ ਹੈ? ਕਹਿੰਦੇ ਚੰਦਰ ਸ਼ੇਖਰ ਜੀ ਨੂੰ ਆਜ਼ਾਦ, ਬਲਰਾਜ, ਪੰਡਿਤ ਜੀ ਨੇ ਨਾਂ ਨਾਲ ਜਾਣਿਆ ਜਾਂਦਾ ਹੈ

ਭਾਰਤ ਦੀ ਆਜ਼ਾਦੀ ਸੰਗਰਾਮ ਅੱਛਾ ਤੇ ਓਹਨਾਂ ਦੇ ਪਿਤਾ ਪਿਤਾ ਜੀ ਦਾ ਨਾਂ ਕੀ ਸੀ ਤੇ ਮਾਤਾ ਪਿਤਾ ਮਾਤਾ ਦਾ ਕੀ ਨਾਂ ਸੀ? ਦਸਿਆ ਤਾਂ ਸੀ ਥੋੜੀ ਦੇਰ ਪਹਿਲਾਂ ਕਿ ਓਹਨਾਂ ਦੇ ਪਿਤਾ ਜੀ ਦਾ ਨਾਂ ਸੀਤਾਰਾਮ ਤਿਵਾਰੀ ਸੀ ਤੇ ਮਾਤਾ ਦਾ ਨਾਂ ਜਗਰਾਨੀ ਦੇਵੀ ਸੀ

ਪਿੰਡ ਪਿੰਡ ਦੇ ਰਹਿੰਦੇ ਸੀ ਅੱਛਾ ਠੀਕ ਹੈ ਬਸ ਫਿਲਹਾਲ ਤਾਂ ਏਨਾ ਹੀ ਸੀ ਤੇ ਬਾਕੀ ਤਾਂ ਮੈਨੂੰ ਪਤਾ ਹੀ ਹੈ ਜਿਣੇਵੀਂ ਹੋਰ ਓਹਨਾਂ ਨੇ ਕੁਝ ਵਗੈਰਾ ਲਗਾਲੋ ਜਾਂ ਏਦਾਂ ਲੜਾਈਆਂ ਵਗੈਰਾ ਓਨਾ ਵਾਸਤੇ ਤੈਨੂੰ ਪਤਾ ਹੀ ਹੈ

ਵਿੱਤੀ ਮਾਮਲੇ ਵਿੱਚ ਆਪਾਂ ਉਹਨਾਂ ਸਾਰੀਆਂ ਗੱਲਾਂ ਨੂੰ ਸ਼ਾਮਿਲ ਕਰਦੇ ਹਾਂ ਜਿਸ ਵਿੱਚ ਹਰ ਇੱਕ ਇਨਸਾਨ ਦੇ ਖਰਚੇ ਉਸਦੀ ਆਮਦਨ ਅਤੇ ਉਸਦੇ ਹੋਰ ਸਾਧਨ ਵੀ ਸ਼ਾਮਿਲ ਕੀਤੇ ਜਾਂਦੇ ਹਨ ਜੋ ਉਸਨੂੰ ਉਸਦੀ ਆਮਦਨ ਵਿੱਚ ਸਹਾਇਤਾ ਕਰਦੇ ਹਨ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ। ਕਿ ਵਿੱਤੀ ਮਾਮਲਾ ਕੀ ਹੈ ਤਾਂ ਵਿੱਤੀ ਮਾਮਲਾ ਕਿਤੇ ਨਾ ਕਿਤੇ ਅਰਥਸਾਸ਼ਤਰ ਦੇ ਵਿਸ਼ੇ ਨਾਲ ਜੁੜਿਆ ਹੋਇਆ ਵਿਸ਼ਾ ਹੈ, ਜਿਵੇਂ ਕਿ ਆਪਾਂ ਅਰਥ ਸਾਸ਼ਤਰ ਦੇ ਵਿਸ਼ੇ ਵਿੱਚ, ਇਹ ਪੜ੍ਹਦੇ ਹਾਂ ਕਿ ਹਰੇਕ ਮਨੁੱਖ ਦੀਆਂ ਜੋ ਲੋੜਾਂ ਹਨ ਉਹ ਅਸੀਮਿਤ ਹਨ, ਅਤੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਸਾਧਨ ਸੀਮਿਤ ਹਨ, ਇਸ ਕਰਕੇ ਉਸ ਸਥਿਤੀ ਵਿੱਚ ਚੋਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਅਤੇ ਇਨਸਾਨ ਨੂੰ ਇਹ ਚੁਣਨਾ ਪੈਂਦਾ ਹੈ ਕਿ ਉਹ ਕਿਹੜੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਪਹਿਲ ਦੇਵੇ ਅਤੇ ਕਿਹਨਾਂ ਨੂੰ ਤਿਆਗੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਵਿੱਤੀ ਦਾ ਮਾਮਲਾ ਕਿਤੇ ਨਾ ਕਿਤੇ ਅਰਥ ਸਾਸ਼ਤਰ ਦੇ ਵਿਸ਼ੇ ਨਾਲ ਜੁੜਿਆ ਹੋਇਆ ਹੈ? ਜੇਕਰ ਅਰਥ ਸਾਸ਼ਤਰ ਦੀ ਗੱਲ ਕਰਦੇ ਹਾਂ ਤਾਂ ਅਰਥਸਾਸ਼ਤਰ ਦਾ ਵਿਸ਼ਾ ਕਾਫ਼ੀ ਜ਼ਿਆਦਾ ਵਿਸਥਾਰ ਸਹਿਤ ਹੈ, ਅਤੇ ਇਸਨੂੰ ਜਾਨਣ ਦੇ ਲਈ ਸਾਨੂੰ ਚੰਗੇ ਅਰਥ ਸਾਸ਼ਤਰ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ, ਤਾਂ ਹੀ ਅਸੀਂ ਇਸ ਨੂੰ ਸਮਝ ਸਕਦੇ ਹਾਂ ਕਿ ਇਸ ਵਿੱਚ ਕੀ ਕੀ ਸ਼ਾਮਿਲ ਹੈ। ਜੇਕਰ ਅਸੀਂ ਦੇਖੀਏ ਤਾਂ ਅਰਥ ਵਿਵਸਥਾ ਵਿੱਚ ਚਾਰ ਮੁੱਖ ਅੰਸ਼ ਹੁੰਦੇ ਹਨ, ਉਹ ਕਿਹੜੇ ਕਿਹੜੇ ਹਨ, ਪਹਿਲਾਂ ਤਾਂ ਇਹ ਹੈ ਕਿ ਵਸਤੂ ਦਾ ਉਤਪਾਦਨ, ਵਸਤੂ ਦੇ ਉਤਪਾਦਨ ਤੋਂ ਬਾਅਦ ਅੱਗੇ ਇਸ ਦੀ ਵੇਚ ਦੀ ਗੱਲ ਹੁੰਦੀ ਹੈ, ਵੇਚਣ ਤੋਂ ਬਾਅਦ ਇਸਨੂੰ ਜੋ ਖ਼ਰੀਦਣ ਵਾਲੇ ਹੁੰਦੇ ਹਨ ਉਹ ਇਸਨੂੰ ਕਿੰਨੇ ਰੁਪਏ ਉੱਪਰ ਖ਼ਰੀਦ ਰਹੇ ਹਨ, ਅਰਥ ਵਿਵਸਥਾ ਇੱਕ ਸਥਿਤੀ ਤੋਂ ਅੱਗੇ ਸਥਿਤੀ ਵਿੱਚ ਬਦਲਦੀ ਜਾਂਦੀ ਹੈ ਜੋ ਵੀ ਅਸੀਂ ਵਸਤੂ ਜਾਂ ਚੀਜ਼ ਖ਼ਰੀਦ ਰਹੇ ਹੁੰਦੇ ਹਾਂ, ਜੋ ਸਾਨੂੰ ਲੋੜ ਦੀ ਹੁੰਦੀ ਹੈ ਅਸੀਂ ਉਸਦਾ ਕਿਤੇ ਨਾ ਕਿਤੇ ਮੁੱਲ ਦੇ ਰਹੇ ਹੁੰਦੇ ਹਾਂ, ਕੁੱਝ ਵਸਤੂਆਂ ਦਾ ਮੁੱਲ ਘੱਟ ਹੁੰਦਾ ਹੈ ਅਤੇ ਕੁੱਝ ਦਾ ਅਧਿਕ ਹੁੰਦਾ ਹੈ, ਪਰ ਹਰ ਚੀਜ਼ ਦਾ ਜੋ ਮੁੱਲ ਹੈ ਉਹ ਅੱਡੋ ਅੱਡ ਹੁੰਦਾ ਹੈ, ਇਹ ਸਭ ਕੁੱਝ ਅਰਥਵਿਵਸਥਾ ਵਿੱਚ ਸ਼ਾਮਿਲ ਹੁੰਦਾ ਹੈ, ਜੇਕਰ ਗੱਲ ਕਰ ਲੈਂਦੇ ਹਾਂ ਰੁਪਏ ਦੀ, ਰੁਪਏ ਨੂੰ ਅਸੀਂ ਅਰਥ ਵਿਵਸਥਾ ਵਿੱਚ ਵਿਸ਼ੇਸ਼ ਤੌਰ ਤੇ ਇਸ ਤਰ੍ਹਾਂ ਦੇਖਦੇ ਹਾਂ ਕਿ ਇਸਦੇ ਨਾਲ ਇਨਸਾਨ ਦਾ ਲੈਣ ਦੇਣ ਕਿਸ ਤਰ੍ਹਾਂ ਹੋਣਾ ਹੈ, ਰੁਪਏ ਤੋਂ ਬਾਅਦ ਗੱਲ ਆਉਂਦੀ ਹੈ ਕਿ ਅਸੀਂ ਵਸਤੂ ਦਾ ਉਤਪਾਦਨ ਕਿਸ ਤਰ੍ਹਾਂ ਕਰ ਰਹੇ ਹਾਂ ਉਤਪਾਦਨ ਦੀ ਗੱਲ ਕਰਦੇ ਹਾਂ ਤਾਂ ਹਰ ਵਸਤੂ ਨੂੰ ਬਣਾਉਣ ਦੇ ਲਈ ਸਾਨੂੰ ਕਿਹੜੀਆਂ ਕਿਹੜੀਆਂ

ਬਾਜ਼ਾਰ ਵਿੱਚ ਵਿੱਕਣ ਜਾਂਦੀਆਂ ਹਨ, ਅਤੇ ਜਿਸ ਤੋਂ ਬਾਅਦ ਕਿ ਜੋ ਵਸਤੂ ਬਣੀ ਹੈ ਉਸ ਉੱਪਰ ਕਿੰਨਾ ਮੁੱਲ ਹੈ, ਇਹ ਤਹਿ ਕੀਤਾ ਜਾਂਦਾ ਹੈ, ਇਸ ਤਰ੍ਹਾਂ ਅਰਥ ਵਿਵਸਥਾ ਦਾ ਜੋ ਵਿਸ਼ਾ ਹੈ, ਕਾਫ਼ੀ ਵਿਸਥਾਰ ਸਹਿਤ ਹੈ, ਅਸੀਂ ਤਾਂ ਹੀ ਇਸਨੂੰ ਪੂਰੀ ਤਰ੍ਹਾਂ ਸਮਝ ਸਕਦੇ ਹਾਂ ਜੇਕਰ ਅਸੀਂ ਚੰਗੀਆਂ ਕਿਤਾਬਾਂ ਪੜ੍ਹਦੇ,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 ਜਿਵੇਂ ਆਪਾਂ ਇਹ ਅੱਜ ਗੱਲਬਾਤ ਕਰ ਰਹੇ ਹਾਂ, ਕਿ ਜੋ ਵਿੱਤੀ ਦਾ ਮਾਮਲਾ ਹੈ ਉਹ ਇੱਕ ਅਰਥਸਾਸ਼ਤਰ ਦਾ ਮਾਮਲਾ ਹੈ, ਜਿਵੇਂ ਤੁਸੀਂ ਇਹ ਪੁੱਛ ਰਹੇ ਹੋ ਕਿ ਅਰਥ ਸਾਸ਼ਤਰ ਦੇ ਵਿਸ਼ੇ ਨੂੰ ਜਾਣਨ ਦੇ ਲਈ ਸਾਨੂੰ ਕਿਹੜੀਆਂ ਕਿਹੜੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ, ਤਾਂ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਤੁਹਾਨੂੰ ਅਕਸਰ ਹੀ ਕਿਸੇ ਵੀ ਬਾਜ਼ਾਰ ਦੀ ਕਿਤਾ~ ਦੁਕਾਨ ਤੇ ਜਾਂ ਕਿਸੇ library ਵਿੱਚ ਤੁਹਾਨੂੰ ਅਰਥਸਾਸ਼ਤਰੀਆਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਮਿਲ ਜਾਣਗੀਆਂ ਜਿੰਨਾਂ ਵਿੱਚੋਂ ਇੱਕ ਅਰਥਸਾਸ਼ਤਰੀ ਹੈ ਐਡਮ ਸਮਿਥ ਇਹ ਇੱਕ ਅਜਿਹਾ ਅਰਥਸਾਸ਼ਤਰੀ ਸੀ ਜਿਹਨੇ ਅਰਥਸਾਸ਼ਤਰ ਦੇ ਵਿਸ਼ੇ ਨੂੰ ਬੜੀ ਵਿਸਥਾਰ ਨਾਲ ਵਰਣਨ ਕੀਤਾ ਹੈ ਅਤੇ ਇਹ ਦੱਸਿਆ ਹੈ ਕਿ ਅਰਥਸਾਸ਼ਤਰ ਦੇ ਵਿੱਚ ਕਿਹਨਾਂ ਕਿਹਨਾਂ ਵਸਤੂਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਤੇ ਉਸ ਉੱਪਰ ਕਿਸ ਤਰ੍ਹਾਂ ਵਿਚਾਰ ਕਰਕੇ ਇਨਸਾਨ ਆਪਣੇ ਨਿੱਜੀ ਜੀਵਨ ਵਿੱਚ ਅਰਥ ਸਾਸ਼ਤਰ ਦੀ ਸਹਾਇਤਾ ਨਾਲ ਆਪਣੇ ਖ਼ਰਚਿਆਂ ਅਤੇ ਆਪਣੀ ਆਮਦਨ ਵਿੱਚ ਸੁਧਾਰ ਕਰਕੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਜੇ ਆਪਾਂ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 ਜਿਸ ਨਾਲ ਕੀ ਹੁੰਦਾ ਹੈ ਕਿ ਇਨਸਾਨ ਜੋ ਵੀ ਪੈਸਾ ਖਰਚਦਾ ਹੈ ਜਾਂ ਕੋਈ ਵਸਤੂ ਖ਼ਰੀਦਦਾ ਹੈ ਉਸ ਦਾ ਭਵਿੱਖ ਵਿੱਚ ਉਸਨੂੰ ਕੀ ਫ਼ਾਇਦਾ ਹੋ ਸਕਦਾ ਹੈ ਉਹ ਇਸ ਸੋਚ ਕਰ ਉਸ ਵਸਤੂ ਉੱਪਰ ਪੈਸਾ ਨਿਵੇਸ ਕਰਦਾ ਹੈ ਤਾਂ ਕਿ ਕੋਈ ਪੂੰਜੀ ਖ਼ਰੀਦ ਸਕੇ ਅਤੇ ਜਿਸ ਨਾਲ ਉਹ ਕੋਈ ਇਮਾਰਤ ਬਣਾ ਕੇ ਜਾਂ ਕੋਈ factory ਲਗਾਉਂਦਾ ਹੈ, ਜਿਸ ਤੋਂ ਉਹਨੂੰ ਬਾਅਦ ਵਿੱਚ ਆਮਦਨ ਹਾਸਿਲ ਹੋ ਸਕੇ ਜਿਵੇਂ ਤੁਸੀਂ ਇਹ ਗੱਲ ਦੱਸ ਰਹੇ ਸੀ ਕਿ ਇਨਸਾਨ ਕੁੱਝ ਵਸਤੂਆਂ ਦਾ ਉਤਪਾਦਨ ਕਰਦਾ ਹੈ ਜਿੰਨਾਂ ਨੂੰ ਵੇਚ ਕੇ ਉਹ ਬਾਅਦ ਵਿੱਚ ਆਮਦਨ ਕਮਾਉਂਦਾ ਹੈ ਇਸ ਤਰ੍ਹਾਂ ਆਮਦਨ ਦੇ ਜੋ ਵੀ ਸਾਧਨ ਹਨ ਜਾਂ ਜਿੰਨਾਂ ਵਿੱਚ ਪੈਸੇ ਨਾਲ ਮਿਲਦਾ ਜੁਲਦਾ ਕੁੱਝ ਨਾ ਕੁੱਝ ਹੁੰਦਾ ਹੈ ਜਾਂ ਕੋਈ ਵੀ ਪੂੰਜੀਗਤ ਵਸਤੂ ਹੈ, ਇਹ ਸਾਰੀਆਂ ਵਿੱਤੀ ਮਾਮਲੇ ਦੇ ਵਿੱਚ ਹੀ ਆਉਂਦੀਆਂ ਹਨ ਜੇ ਆਪਾਂ ਇਹ ਵੀ ਗੱਲ ਕਰ ਲਈਏ ਕਿ ਜਦੋਂ ਕੋਈ ਇਨਸਾਨ ਕਿਸੇ ਨਿੱਜੀ ਵਿਅਕਤੀ ਜਾਂ ਕਿਸੇ ਬੈਂਕ ਤੋਂ ਪੈਸਾ ਉਧਾਰ ਲੈਂਦਾ ਹੈ ਜਾਂ ਪੈਸਾ ਜਮਾ ਕਰਵਾਉਂਦਾ ਹੈ, ਇਹ ਸਾਰੇ ਮਾਮਲੇ ਵੀ ਵਿੱਤੀ ਸਥਿਤੀ ਵਿੱਚ ਆ ਜਾਂਦੇ ਹਨ,

ਬਿਤਾਉਣ ਦੇ ਲਈ ਕਿਸੇ ਨਾ ਕਿਸੇ ਕੋਲ ਪੈਸਾ ਜ਼ਰੂਰ ਲੈਂਦਾ ਹੈ ਇਸ ਕਰਕੇ ਇਹ ਸਾਰੀਆਂ ਸਥਿਤੀਆਂ ਵਿੱਤੀ ਦੇ ਵਿੱਚ ਆ ਜਾਂਦੀਆਂ ਹਨ ਇਸ ਤੋਂ ਇਲਾਵਾ ਜੇ ਆਪਾਂ ਇਹ ਗੱਲ ਕਰੀਏ ਕਿ ਵਟਾਂਦਰੇ ਦੀ ਸਥਿਤੀ ਜਿਸ ਵਿੱਚ ਕੀ ਹੁੰਦਾ ਹੈ ਕਿ ਇਨਸਾਨ ਆਪਣੀਆਂ ਵਸਤੂਆਂ ਨੂੰ ਕਿਸੇ ਦੂਜੇ ਵਿਅਕਤੀ ਦੀ ਵਸਤੂਆਂ ਦੇ ਨਾਲ ਬਦਲਦਾ ਹੈ ਇਸਨੂੰ ਆਪਾਂ ਵਟਾਂਦਰੇ ਦੀ ਸਥਿਤੀ ਕਹਿੰਦੇ ਹਾਂ ਕੀ ਤੁਸੀਂ ਇਸ ਗੱਲ ਬਾਰੇ ਕੁਛ ਜਾਣਦੇ ਹੋ ਕਿ ਵਰਤਮਾਨ ਸਮੇਂ ਵਿੱਚ ਇਨਸਾਨ ਨੂੰ

ਵਸਤੂਆਂ ਦਾ ਮੁੱਲ ਵੇਖੀਏ ਤਾਂ ਅੱਡੋ ਅੱਡ ਹੁੰਦਾ ਹੈ ਕੁੱਝ ਵਸਤੂਆਂ ਤਾਂ ਬੜੇ ਹੀ ਸਸਤੇ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 ਤਾਂ ਇਸ ਵਿੱਚ ਜੋ ਸਭ ਤੋਂ ਜ਼ਰੂਰੀ ਤੱਤ ਹੈ ਉਹ ਹੈ ਵਸਤੂ ਦਾ ਹਰ ਇੱਕ ਵਸਤੂ ਨੂੰ ਬਣਾਉਣ ਲਈ ਜਾਂ ਇਸਦਾ ਉਤਪਾਦਨ ਕਰਨ ਦੇ ਲਈ ਸਾਨੂੰ ਜੋ ਵੀ ਹੋਰ ਚੀਜ਼ਾਂ ਦੀ ਲੋੜ ਪੈਂਦੀ ਹੈ ਅਤੇ ਉਹ ਚੀਜ਼ਾਂ ਤੋਂ ਅਸੀਂ ਜੋ ਖ਼ਰਚ ਕਰ ਰਹੇ ਹੁੰਦੇ ਹਾਂ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਅੱਗੇ ਹੋਰ ਜੋ ਖ਼ਰੀਦਦਾਰ ਹੁੰਦੇ ਹਨ, ਉਸਨੂੰ ਕਿਹੜੇ ਤਰੀਕੇ ਨਾਲ ਖ਼ਰੀਦਦੇ ਹਨ, ਇਹ ਸਭ ਕੁੱਝ ਸ਼ਾਮਿਲ ਹੁੰਦਾ ਹੈ ਜੇਕਰ ਅਰਥ ਵਿਵਸਥਾ ਵਿੱਚ ਵੇਖਿਆ ਜਾਵੇ ਤਾਂ ਵਾਪਾਰ ਇੱਕ ਤਰ੍ਹਾਂ ਦਾ ਅਜਿਹਾ ਸਾਧਨ ਹੈ ਜੋ ਕਿ ਹਰ ਵਸਤੂ ਇਸ ਵਿੱਚ ਸ਼ਾਮਿਲ ਹੁੰਦੀ ਹੈ, ਜੇਕਰ ਵਾਪਾਰ ਦੀ ਗੱਲ ਕਰਦੇ ਹਾਂ ਤਾਂ ਵਸਤੂਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਦੇ ਲਈ ਇਸ ਉੱਪਰ ਜੋ ਖ਼ਰਚਾ ਹੁੰਦਾ ਹੈ, ਉਹ ਸਭ ਵਾਪਾਰ ਵਿੱਚ ਆਉਂਦਾ ਹੈ, ਕਿਉਂਕਿ ਜੇਕਰ ਅਸੀਂ ਵਸਤੂ ਦਾ ਉਤਪਾਦਨ ਕਰਦੇ ਹਾਂ ਤਾਂ ਉਸਨੂੰ ਆਪਣੇ ਕੋਲ ਰੱਖ ਨਹੀਂ ਸਕਦੇ ਅਤੇ ਵਸਤੂ ਨੂੰ ਵੇਚਣ ਦੇ ਲਈ ਸਾਨੂੰ ਕਿਤੇ ਨਾ ਕਿਤੇ ਦੂਜੀਆਂ ਜਗ੍ਹਾਂ ਉੱਪਰ ਇਹਨਾਂ ਨੂੰ ਭੇਜਣਾ ਪੈਂਦਾ ਹੈ। ਇਹ ਸਭ ਕੁਛ ਵਾਪਾਰ ਦੇ ਵਿੱਚ ਸ਼ਾਮਿਲ ਹੁੰਦਾ ਹੈ ਅਤੇ ਜੋ ਵਪ~ ਵਾਪਾਰ ਕਰਨ ਉੱਪਰ ਸਾਡਾ ਖ਼ਰਚਾ ਆਉਂਦਾ ਹੈ ਉਸ ਵਿੱਚ ਸਭ ਕੁੱਝ ਸ਼ਾਮਿਲ ਹੁੰਦਾ ਹੈ, ਕਿ ਅਸੀਂ ਕਿੰਨੇ ਰੁਪਏ ਇਸ ਉੱਪਰ ਖ਼ਰਚ ਕਰ ਰਹੇ ਹਾਂ ਅਤੇ ਉਸ ਤੋਂ ਬਾਅਦ ਸਾਨੂੰ ਕਿੰਨੀ ਆਮਦਨ ਹੁੰਦੀ ਹੈ। ਜੇਕਰ ਗੱਲ ਕਰਦੇ ਹਾਂ ਆਮਦਨ ਦੀ ਆਮਦਨ ਉਹ ਹੁੰਦੀ ਹੈ, ਜੋ ਕਿ ਸਾਨੂੰ ਵਸਤੂ ਦੇ ਵੇਚਣ ਤੋਂ ਬਾਅਦ ਸਾਨੂੰ ਲਾਭ ਹੁੰਦਾ ਹੈ ਪਰ ਆਮਦਨ ਕਈ ਵਾਰ ਅਜਿਹਾ ਵੀ ਹੁੰਦਾ ਹੈ, ਸਾਨੂੰ ਘਾਟੇ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਅਸੀਂ

ਤਾਂ ਉਹ ਵਸਤੂਆਂ ਬਾਜ਼ਾਰ ਵਿੱਚ ਵਿੱਕਦੀਆਂ ਨਹੀਂ ਅਤੇ ਉਹਨਾਂ ਨੂੰ ਬਾਅਦ ਵਿੱਚ ਨਸ਼ਟ ਕਰਨਾ ਪੈਂਦਾ ਹੈ, ਇਸ ਨਾਲ ਕੀ ਹੁੰਦਾ ਹੈ ਜੋ ਉਤਪਾਦਕ ਹੁੰਦਾ ਹੈ,

ਘਾਟਾ ਹੋਇਆ ਜੇਕਰ ਗੱਲ ਕਰੀਏ ਵਾਧੇ ਦੀ, ਵਾਧੇ ਵਿੱਚ ਇਹ ਹੁੰਦਾ ਹੈ ਕਿ ਅਸੀਂ ਜੇਕਰ ਵਸਤੂਆਂ ਉਤਪਾਦਨ ਕਰ ਰਹੇ ਹਾਂ, ਅਤੇ ਉਹਨਾਂ ਨੂੰ ਜੋ ਸਾਡਾ ਖ਼ਰਚ ਹੈ, ਉਸ ਨਾਲੋਂ ਕਿਤੇ ਵੱਧ ਰੁਪਇਆ ਮਿਲ ਰਿਹਾ ਹੈ, ਤਾਂ ਸਾਨੂੰ ਵਾਧਾ ਹੋ ਰਿਹਾ ਹੈ, ਇਹ ਤਾਂ ਹੈ ਵਾਧੇ ਦੀ ਗੱਲ, ਪਰ ਜੇਕਰ ਵੇਖੀਏ ਅਸੀਂ ਬਾਜ਼ਾਰ ਵਿੱਚ ਕੋਈ ਵੀ ਵਸਤੂ ਵੇਚਣੀ ਹੈ ਤਾਂ ਉਸ ਉੱਪਰ ਸਾਨੂੰ ਹਰ ਤਰ੍ਹਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਕੀ ਅਸੀਂ ਇਸ ਵਿੱਚ quality ਕਿਸ ਤਰ੍ਹਾਂ ਦੇ ਰਹੇ ਹਾਂ ਕਿਉਂਕਿ ਖ਼ਰੀਦਦਾਰ ਹਮੇਸ਼ਾ ਇਹ ਹੀ ਚੀਜ਼ ਵੇਖਦਾ ਹੈ ਕਿ ਵਸਤੂ ਦੀ quality ਕਿਹੋ ਜਿਹੀ ਹੈ। ਜੇਕਰ ਅਸੀਂ ਵਸਤੂ ਦੀ quality ਚੰਗੀ ਨਹੀਂ ਦੇਵਾਂਗਾ, ਤਾਂ ਸਾਨੂੰ ਵਸਤੂਆਂ ਤੋਂ ਆਮਦਨ ਕਿਵੇਂ ਹੋਵੇਗੀ, ਮੈਂ ਤੁਹਾਡੇ ਕੋਲੋਂ ਇਹ ਰਾਏ ਲੈਣਾ ਚਾਹੁੰਦਾ ਹਾਂ ਕਿ ਜੋ ਵਸਤੂਆਂ ਉਤਪਾਦਨ ਵਾਲਾ ਹੁੰਦਾ ਹੈ ਉਸਨੂੰ ਇਹ ਵੇਖਣਾ ਚਾਹੀਦਾ ਹੈ ਕਿ ਵਸਤੂਆਂ ਦੀ quality ਉੱਪਰ ਕਿਹੜੇ ਖਿਆਲ ਦੇਣੇ ਚਾਹੀਦੇ ਹਨ?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

ਕੀਮਤ ਨਿਰਧਾਰਤਿ ਕੀਤੀ ਜਾਂਦੀ ਹੈ ਤਾਂ ਉਸ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਕਿਸ ਵਸਤੂ ਦੀ ਮੰਗ ਕਿੰਨੀ ਹੈ ਜਦੋਂ ਕਿਸੇ ਵਸਤੂ ਦੀ ਮੰਗ

ਕਮੀ ਆ ਜਾਏ ਤਾਂ ਮੰਗ ਲਗਾਤਾਰ ਵੱਧਦੀ ਰਹੇ ਤਾਂ ਫਿਰ ਵੀ ਵਸਤੂਆਂ ਦੀ ਕੀਮਤਾਂ ਕਿਤੇ ਨਾ ਕਿਤੇ ਸਿੱਖਰਾਂ ਤੱਕ ਪਹੁੰਚ ਜਾਂਦੀਆਂ ਹਨ ਇਸ ਤੋਂ ਇਲਾਵਾ, ਜੇ ਗੱਲ ਰਹੀ ਮੰਗ ਦੇ ਸਥਾਨ ਦੀ ਕੀ ਜਦੋਂ ਲੋਕਾਂ ਦੁਆਰਾ ਮੰਗ ਵੱਧਦੀ ਹੈ ਤਾਂ ਜੇਕਰ ਲੋੜ ਦੀ ਪੂਰਤੀ ਅਧਿਕ ਨਹੀਂ ਹੈ, ਤਾਂ ਫਿਰ ਵੀ ਕੀਮਤਾਂ ਕਿਤੇ ਨਾ ਕਿਤੇ ਵੱਧਦੀਆਂ ਹਨ, ਜੇ ਤੁਸੀਂ ਗੱਲ ਕਰ ਰਹੇ ਹੋ ਕਿ ਜਦੋਂ ਕੋਈ ਉਤਪਾਦਨ ਕਰਤਾ ਆਪਣੀ ਫਰਮ ਜਾਂ ਆਪਣੀ factory ਵਿੱਚ ਕਿਸੇ ਵਸਤੂ ਦਾ ਉਤਪਾਦਨ ਕਰਦਾ ਹੈ ਤਾਂ ਉਸ ਵਸਤੂ ਨੂੰ ਬਣਾਉਣ ਵਿੱਚ ਜੋ ਲਾਗਤ ਲੱਗਦੀ ਹੈ ਉਸ ਲਾਗਤ ਤੇ ਖ਼ਰਚ ਤੋਂ ਬਾਅਦ ਜੋ ਉਸਨੂੰ ਲਾਭ ਹੁੰਦਾ ਹੈ ਉਹ ਉਸਦੀ ਆਮਦਨ ਕਹਿਲਾਉਂਦੀ ਹੈ ਅਤੇ ਜੇ ਆਪਾਂ ਅਰਥਸਾਸ਼ਤਰ ਦੇ ਵਿਸ਼ੇ ਵਿੱਚ ਚੰਗੀ ਤਰ੍ਹਾਂ ਦੇਖੀਏ ਤਾਂ ਕਿਤੇ ਨਾ ਕਿਤੇ ਇਸ ਵਿੱਚ ਬੇਰੁਜ਼ਗਾਰੀ, ਰਾਜਕੋਸ਼ੀ ਨੀਤੀ ਆਰਥਿਕ ਯੋਜਨਾਵਾਂ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

ਕਿਰਿਆਵਾਂ ਦਾ ਸੰਚਾਲਨ ਕਿਤੇ ਨਾ ਕਿਤੇ ਸੁਤੰਤਰ ਹੁੰਦਾ ਜਾਂਦਾ ਹੈ ਅਤੇ ਜੇ ਆਪਾਂ ਗੱਲ ਕਰੀਏ ਕਿ ਵਿੱਤੀ ਦਾ ਮਾਮਲਾ ਕੋਈ ਛੋਟਾ ਨਹੀਂ ਹੈ, ਇਹ ਬਹੁਤ ਹੀ ਅੰਤਰ ਰਾਸ਼ਟਰੀ ਪੱਧਰ ਤੱਕ ਫੈਲਿਆ ਹੋਇਆ ਹੈ ਕਿਉਂਕਿ ਜਦੋਂ ਕੋਈ ਇਨਸਾਨ ਕਿਸੇ bank ਤੋਂ ਜਾਂ ਫਰਮ ਤੋਂ ਕਿਸੇ ਪ੍ਰਕਾਰ ਦਾ loan ਲੈਂਦਾ ਹੈ ਤਾਂ ਕਿ ਉਹ ਆਪਣਾ ਕੋਈ ਨਾ ਕੋਈ ਕਾਰੋਬਾਰ ਸ਼ੁਰੂ ਕਰ ਸਕੇ ਤਾਂ ਉਸ ਵਿਅਕਤੀ ਜਾਂ ਉਸ bank ਨੂੰ ਵੀ ਇਹ ਹੁੰਦਾ ਹੈ ਕਿ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 ਸੁਧਾਰ ਕਰ ਸਕਣ ਕਿਉਂਕਿ ਕਿਸੇ ਵੀ ਸਮਾਜ ਦੀ ਆਰਥਿਕ ਸਥਿਤੀ ਠੀਕ ਹੋਏਗੀ ਤਾਂ ਹੀ ਉਹਨਾਂ ਦਾ ਜੋ ਜੀਵਨ ਹੈ, ਰਹਿਣ ਸਹਿਣ ਹੈ, ਉਹ ਸਹੀ ਚੱਲ ਸਕੇਗਾ ਅਤੇ ਜੇ ਆਪਾਂ ਗੱਲ ਕਰੀਏ ਅਰਥ ਸਾਸ਼ਤਰ ਦੇ ਵਿਸ਼ੇ ਦੀ ਤਾਂ ਅਰਥ ਸਾਸ਼ਤਰ ਦਾ ਵਿਸ਼ਾ ਇਨਸਾਨ ਨੂੰ ਇਹ ਸਿਖਾਉਂਦਾ ਹੈ, ਕਿ ਉਸਨੂੰ ਆਪਣੇ ਜੀਵਨ ਵਿੱਚ ਨਿੱਜੀ ਵਸਤੂਆਂ ਦਾ ਸੇਵਨ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਤਾਂ ਕਿ ਉਸਨੂੰ ਭਵਿੱਖ ਵਿੱਚ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ ਜੇ ਆਪਾਂ ਗੱਲ ਕਰੀਏ ਕਿ ਕੋਈ ਵੀ ਇਨਸਾਨ ਹੈ, ਉਸਦੀਆਂ ਜੋ ਜ਼ਰੂਰਤਾਂ ਹਨ, ਉਹ ਤਾਂ ਕਾਫ਼ੀ ਜ਼ਿਆਦਾ ਅਸੀਮਿਤ ਹਨ, ਅਤੇ ਉਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕਿਤੇ ਨਾ ਕਿਤੇ ਸਾਧਨ ਬਹੁਤ ਹੀ ਦੁਰਲਭ ਹਨ ਕੀ ਤੁਸੀਂ ਇਸ ਗੱਲ ਬਾਰੇ ਸੁਝਾਵ ਦੇ ਸਕਦੇ ਹੋ ਕਿ ਇਨਸਾਨ ਆਪਣੀਆਂ ਅਸੀਮਿਤ ਜ਼ਰੂਰਤਾਂ ਨੂੰ ਕਿਸ ਤਰ੍ਹਾਂ ਪੂਰਾ ਕਰ ਸਕਦਾ ਹੈ ਜਾਂ ਫਿਰ ਉਹ ਘੱਟ ਤੋਂ ਘੱਟ ਸਾਧਨਾਂ ਦੀ ਵਰਤੋਂ ਕਰਕੇ ਉਹਨਾਂ ਜ਼ਰੂਰਤਾਂ ਨੂੰ ਹੀ ਪੂਰਾ ਕਰੇ, ਜੋ ਉਸਦੇ ਲਈ ਅਤਿ ਜ਼ਰੂਰੀ ਹਨ।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

ਜੋ ਵਸਤੂ ਬਣਾਉਣ ਵਾਲੇ ਮਜ਼ਦੂਰ ਹੁੰਦੇ ਹਨ ਉਹਨਾਂ ਨੂੰ ਜੋ ਤਨਖ਼ਾਹਾਂ ਹਨ, ਉਹ ਬਹੁਤ ਘੱਟ ਦਿੱਤੀਆਂ ਜਾਂਦੀਆਂ ਹਨ, ਮੈਂ ਤੁਹਾਨੂੰ ਪੂੰਜੀਪਤੀਆਂ ਬਾਰੇ ਇੱਕ ਜੋ ਸਾਰ ਹੈ ਉਹ ਦੱਸਣਾ ਚਾਹੁੰਦਾ ਹਾਂ ਕਾਰਲ ਮਾਰਕਸ ਜੋ ਕਿ ਜਰਮਨ ਦਾ ਇੱਕ ਸਮਾਜਵਾਦੀ ਸੀ ਉਸ ਨੇ ਪੂੰਜੀਪਤੀਆਂ ਦੀ ਨਿਖੇਧੀ ਆਪਣੀ ਕਿਤਾਬ ਦਾਸ ਕੈਪੀਟਲ ਵਿੱਚ ਬੜੇ ਵਧੀਆ ਤਰੀਕੇ ਨਾਲ ਕੀਤੀ ਹੈ ਉਸਨੇ ਇਹ ਦੱਸਿਆ ਹੈ ਕਿ ਕਿਵੇਂ ਪੂੰਜੀਪਤੀ ਮਜ਼ਦੂਰਾਂ ਦਾ ਸੋਸ਼ਣ ਕਰਨ ਵਿੱਚ ਲੱਗੇ ਹੋਏ ਹਨ, ਉਹ ਮਜ਼ਦੂਰਾਂ ਤੋਂ ਜ਼ਿਆਦਾ ਕੰਮ ਕਰਵਾਉਂਦੇ ਹਨ, ਅਤੇ ਜ਼ਿਆਦਾ ਵਸਤੂਆਂ ਦਾ ਉਤਪਾਦਨ ਕਰਵਾਉਂਦੇ ਹਨ, ਇਸ ਵਿੱਚ ਇਹ ਹੁੰਦਾ ਹੈ, ਕਿ ਇੱਕ factory ਵਿੱਚ ਜਿੱਥੇ ਸੌ ਵਸਤੂਆਂ ਬਣ ਰਹੀਆਂ ਹਨ ਉਹਨਾਂ ਤੋਂ ਜ਼ਿਆਦਾ ਕਮਾ ਸਮਾਂ ਕੰਮ ਲਿਆ ਜਾਂਦਾ ਹੈ, ਅਤੇ ਸੌ ਨਾਲੋਂਂ ਕਿਤੇ ਵੱਧ ਦੋ ਸੌ ਵਸਤੂਆਂ ਦਾ ਉਤਪਾਦਨ ਕੀਤਾ ਜਾਂਦਾ ਹੈ, ਪਰ ਉਹਨਾਂ ਨੂੰ ਤਨਖਾਹ ਸਿਰਫ਼ ਸੌ ਵਸਤੂਆਂ ਦੀ ਹੀ ਦਿੱਤੀ ਜਾਂਦੀ ਹੈ ਇਸ ਕਿਤਾਬ ਵਿੱਚ ਇਹ ਸਪਸ਼ਟ ਦਰਜ਼ ਹੈ ਕਿ ਕਿਸ ਤਰ੍ਹਾਂ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਅਖ਼ੀਰ ਦੇ ਵਿੱਚ ਉਸ ਕਿਤਾਬ ਵਿੱਚ ਕਾਰਲ ਮਾਰਕਸ ਨੇ ਇਹ ਆਖਿਆ ਕਿ ਦੁਨੀਆਂ ਦੇ ਮਜ਼ਦੂਰੋਂ ਇੱਕ ਹੋ ਜਾਓ, ਨਹੀਂ ਤਾਂ ਤੁਹਾਡਾ ਜਿੰਨਾ ਸਮਾਂ ਇਸ ਧਰਤੀ ਤੇ ਪੂੰਜੀਪਤੀ ਹਨ, ਉਹ ਸ਼ੋਸ਼ਣ ਕਰਦੇ ਰਹਿਣਗੇ, ਅਤੇ ਤੁਹਾਨੂੰ ਘੱਟ ਰੁਪਇਆ ਦੇਣਗੇ, ਜਿਸ ਨਾਲ ਕੀ ਹੁੰਦਾ ਹੈ, ਜੋ ਮਜ਼ਦੂਰ ਹੁੰਦੇ ਹਨ ਉਹ ਆਪਣੇ ਨੀਆਂ ਲੋੜ੍ਹਾਂ ਹੀ ਪੂਰੀਆਂ ਨਹੀਂ ਕਰ ਸਕਦੇ,